ਹਮ ਹੋਰ

ਠੀਕ ਹੈ ਚਲ ਚੰਗਾ

ਬੱਸ ਵਧੀਆ ਜੀ ਹੋਰ ਕਿਆ ਬਣਾ ਰਹੇ ਹੋ ਕੁੱਝ ਨੀ ਜੀ ਹੁਣ ਗਰਮੀ ਸ਼ੁਰੂ ਹੋਗੀ ਬੱਸ ਅੱਛਾ

ਗਰਮੀ ਆਗੀ ਹੁਣ ਨਿਆਣਿਆ ਦੀਆਂ ਛੁੱਟੀਆਂ ਵੀ ਹੋ ਜਾਣੀਆ paper ਹੋਗੇ ਹੋਜਾਨੀਆਂ ਹੁਣ

ਹਾਂ ਦੇਖਦੇ ਆ ਕਿਤੇ ਜਾਵਾਂਗੇ hill station

plan ਦੇਖਦੇ ਹਾਂ ਮਨਾਲੀ ਵਾ ਜੀ ਵਾ ਮਨਾਲੀ ਤਾਂ ਬਹੁਤ ਵਧੀਆ ਜਗ੍ਹਾ

ਨਾਲੇ ਘੁਮਣ ਫਿਰਨ ਨੂੰ ਨਾਲੇ ਠੰਡਾ area

ਜੀ sir ਝਰਨੇ ਝੁਰਨੇ ਬਹੁਤ ਆ ਉੱਥੇ ਪਹਾੜ ਵੀ ਸੋਹਣੇ ਆ

ਹਰਿਆਲੀ ਵੀ ਹੈ ਬਰਫ਼ ਵੀ ਪੈਂਦੀ ਹੈ ਕਈ ਵਾਰ

ਅੱਛਾ ਇਸੇ ਦਿਨਾ ਚ ਇੱਥੇ ਜਾ ਕੇ ਫਾਇਦਾ ਠੀਕ ਹੈ ਨਾ ਆਹ ਦਿਨਾ ਚ ਹਾਂਜੀ ਬਿਲਕੁਲ ਜੀ ਜਿਵੇਂ ਹੁਣ ਛੁੱਟੀਆਂ ਹੋ ਗਈਆਂ ਨਿਆਣਿਆਂ ਨੂੰ ਘੁੰਮਨਾ ਤਾਂ ਫ਼ੇਰ ਘੁੰਮ ਕੇ ਆਓ ਚਾਹੀਦਾ ਹੈ ਨਾਲੇ ਹਾਂ ਇੱਕ ਹੋਰ ਵੀ ਹੈ ਇੱਧਰ ਦੇ area ਚ ਇੰਨਾ ਖਰਚਾ ਵੀ ਨੀ ਹੈ ਹਾਂਜੀ ਹਾਂ limit ਚ ਹੈਗਾ ਠੀਕ ਹੈ ਕੋਈ ਜਿਆਦਾ ਖਰਚਾ ਨਹੀਂ ਹੈ ਉ ਚਾਹੇ ਖਰਚਾ ਕਰਨਾ ਤਾਂ five star ਹੋਟਲਾਂ ਚ ਰਹੀ ਲਓ ਫੇਰ ਜਿੰਨਾ ਮਰਜ਼ੀ ਖਰਚਾ ਕਰ ਲਓ ਹਾਂ ਖਰਚਾ ਤਾਂ ਜਿੰਨਾ ਮਰਜੀ ਕਰਲੋ ਖਰਚੇ ਨੂੰ ਕਿਆ ਹੈ

ਬਿਲਕੁਲ ਜੀ ਕਿਉਂਕਿ ਹੁਣ ਜਿਵੇਂ ਕੇ ਆਪਣੇ ਸ਼ਿਮਲਾ ਹੋਇਆ ਸ਼ਿਮਲਾ ਨੇੜੇ ਹੈ ਹਾਂ ਜੀ ਹਾਂ ਪਰ ਸ਼ਿਮਲਾ ਤਾਂ ਦੇਖੋ ਹੁਣ ਕਹਿਣ ਨੂੰ ਸ਼ਿਮਲਾ ਰਿਹ ਗਿਆ ਹੁਣ ਫ਼ਿਲਮਾ ਚ ਦੇਖਦੇ ਹੁੰਦੇ ਸੀ ਕਹਿੰਦੇ ਕਿੱਥੇ ਘੁੰਮਣ ਜਾਣਾ ਜੀ ਸ਼ਿਮਲੇ ਘੁੰਮਣ ਜਾਣਾ

ਸ਼ਿਮਲੇ ਗਰਮੀ ਹੁਣ ਪੈਣ ਲੱਗ ਗਈ ਉਹੀ ਤਾਂ ਹੈ ਹੁਣ

ਵੀ ਉਹ ਫੈਕਟਰੀਆਂ ਵਗੈਰਾ ਲੱਗ ਗੀਆਂ ਬਹੁਤ ਫੈਕਟਰੀਆਂ ਬਣ ਗਈਆਂ ਜੀ traffic ਬਹੁਤ ਹੋ ਗਿਆ ਅਹ ਅੱਗੇ ਆਲੀ

ਤੇ ਉਹ ਹਾਂ pollution ਬਹੁਤ ਹੋਗਿਆ ਉੱਥੇ ਵੀ

ਵੱਡੀ ਜਾਂਦੇ ਆ ਬੁਰਾ ਹਾਲ ਇੱਕ ਹੋਰ ਆ ਹੁਣ ਨੇੜੇ ਆ ਹੁਣ ਹੈ ਵੀ ਨੇੜੇ ਕੋਈ ਜਿਆਦਾ ਦੁਰ ਵੀ ਨੀ ਹਰੇਕ ਹੀ ਭੱਜ ਲੈਂਦਾ ਹੁਣ

ਹੁਣ ਤਾਂ ਜੀ ਗਰਮੀ ਬਹੁਤ ਆ ਹੁਣ ਉੱਥੇ ਵੀ ਸਵੇਰੇ ਸ਼ਾਮ ਸਵੇਰੇ ਸ਼ਾਮ ਦੀ ਆ ਠੰਡ ਉੱਥੇ ਦਿਨ ਦੇ ਵਿੱਚ ਤਾਂ ਆਹੀ ਹਾਲ ਆ ਹਾਂਜੀ ਮੈਂ ਕਿਹਾ ਦਿਨ ਚ ਤਾਂ ਬੁਰਾ ਹਾਲ ਹੈ ਉੱਥੇ ਵੀ

ਹਾਂ ਘੁੰਮਨੇ ਨੂੰ ਵਧੀਆ ਜਗ੍ਹਾ ਐਸੀ ਗੱਲ ਨੀ ਦੇਖਣ ਆਲੀਆਂ ਚੀਜ਼ਾਂ ਬਹੁਤ ਨੇ ਆ ਭੜੋ market ਹੈ ਆਪਣਾ ਉਹਦਾ ਅਹ ਮੰਦਿਰ ਹੈ ਨੈਣਾ ਦੇਵੀ ਦਾ ਜਾਖੂ ਮੰਦਿਰ ਹੈ

ਗਰਮੀ ਹੋਗੀ ਉੱਥੇ ਹੁਣ ਅਸੀਂ ਜਾ ਕੇ ਆਏ ਹੈਗੇ ਹੋਗੇ ਚਾਰ ਪੰਜ ਪੰਜ ਛੇ ਸਾਲ ਹੋਗੇ ਹੋਣੇ

ਨਾਲੇ ਗਏ ਵੀ ਜਦ ਦੇਖਲੋ ਕਿੰਨੀ ਗਰਮੀ ਸਿਗੀ ਉੱਥੇ ਹੈ ਓ ਆ ਜੀ ਗਏ ਸੀਗੇ ਬਹੁਤ ਗਰਮੀ ਸੀਗੀ

ਠੰਡਾ ਹੋ ਜਾਂਦਾ ਸਵੇਰ ਵੇਲੇ ਜਿਓਂ ਜਿਓਂ ਦਿਨ ਚੜੀ ਜਾਂਦਾ ਗਰਮੀ ਹੋਈ ਜਾਂਦੀ ਤਿੰਨ ਚਾਰ ਦਿਨ ਲਗਾ ਕੇ ਆਇਆ ਸੀ ਮੈਂ marriage ਤੋਂ ਬਾਅਦ ਅੱਛਿਆ ਜੀ

ਪਰ ਉੱਥੇ ਦੇਖਿਓ ਹੁਣ ਅਸਲ ਚ ਹੁਣ ਨਾ ਉੱਥੇ ਥੱਲੇ ਨਾ ਸੋਲਨ ਹੋਗਿਆ ਬੱਦੀ ਹੋਗਿਆ ਇਹ area ਚ ਉੱਥੇ ਹੁਣ industry ਬਹੁਤ ਹੋਗੀ ਹਾਂ ਉਹ ਤਾਂ ਹੈ ਓ ਆ ਜੀ industry ਕਰਕੇ ਉੱਥੇ ਇੱਕ ਤਾਂ traffic ਜਿਆਦਾ ਹੋਗੀ ਤੇ pollution ਵੀ ਹੋਣ ਲੱਗ ਗਿਆ industry ਕਰਕੇ ਗਰਮੀ ਹੋਣ ਲੱਗ ਗਈ ਗਰਮੈਸ਼ ਹੋਣੀ ਸ਼ੁਰੂ ਹੋ ਗਈ ਉੱਥੇ ਹੁਣ ਇਹ ਤਾਂ ਹੈ ਜੀ ਹੁਣ ਜਿੱਥੇ industry ਵਗੈਰਾ ਲੱਗੂਗੀ ਫ਼ੇਰ ਤਾਂ ਉੱਥੇ ਕੁਦਰਤੀ ਆ ਉੱਥੇ ਗਰਮੀ ਪੈਣੀ ਓ ਪੈਣੀ ਆ

ਸ਼ਿਮਲੇ ਤੋਂ ਉੱਪਰ ਚਲੇ ਜਾਓ ਕੁਫਰੀ ਚਲੇ ਜਾਓ ਉੱਥੇ ਤਾਂ ਹੈਗੀ ਠੰਡ

ਉੱਥੇ ਤਾਂ ਹੈਗੀ ਆ

ਹੁਣ ਤੁਸੀਂ ਦੇਖਲੋ ਉੱਥੇ ਚਲੇ ਜਾਓ ਆਪਣਾ ਅਮ ਮਨੀਕਰਣ ਜਾਓ ਮਨਾਲੀ ਜਾਓ ਉਹ ਤਾਂ ਬਹੁਤ high ਤੇ ਆ ਜਾਂਦਾ ਉੱਥੇ ਤਾਂ ਉੱਥੇ ਆਲੀ ਗੱਲ ਹੋਰ ਹੈ ਜੀ ਮਨੀਕਰਣ ਮਨਾਲੀ ਦੇਖਲੋ ਜੀ hello hello

ਮੈਂ ਕਿਹਾ ਮਨੀਕਰਣ ਮਨਾਲੀ ਦੇਖਲੋ hello ਹੋ ਗਈ hello hello hello hello hello hello

ਅੱਛਿਆ ਜੀ

ਚਲੋ ਕੋਈ ਨਾ ਛੱਡੋ ਮੈਂ ਨਾ ਤੁਸੀਂ ਮਨਾਲੀ ਗਏ ਹੋ ਮਨਾਲੀ ਮਨਾਲੀ ਗਿਆ ਹਾਂਜੀ ਹਾਂ ਮੈਂ ਬਹੁਤ ਪਹਿਲਾਂ ਗਿਆ ਸੀ ਦੋ ਹਜ਼ਾਰ ਅੱਠ ਨੋ ਚ ਸ਼ਾਇਦ

ਮਤਲਬ ਉੱਧਰ ਝਰਨੇ ਚੱਲਦੇ ਆ ਕਿੱਡੇ ਕਿੱਡੇ ਦਰਿਆ ਆਉਂਦੇ ਆ ਨਹਿਰਾਂ

ਕਿੰਨੀ ਹੈ ਠੰਡਾ ਕਾਫੀ ਠੰਡਾ area ਬਹੁਤ ਜੀ ਮਨਾਲੀ ਤੋਂ ਉੱਪਰ ਰੋਹਤਾਂਗ ਆ ਗਿਆ ਰੋਹਤਾਂਗ ਵੀ ਬਹੁਤ ਬਰਫ਼ ਪੈਂਦੀ ਹੈ ਪਰ

ਰੋਹਤਾਂਗ ਜਾਣਾ ਤਾਂ ਥੋਨੂ taxi ਗੱਡੀ ਕਰਨੀ ਪੈਣੀ ਹੈ local ਮਿਲ ਜਾਂਦੀ ਹੁੰਦੀ ਹੈ ਹਾਂ ਉੱਥੇ ਅਮ ਆਮ ਨੀ ਜਾਣ ਦਿੰਦੇ ਹਾਂ ਉੱਥੇ ਆਮ ਗੱਡੀ ਨੀ ਜਾਣ ਦਿੰਦੇ

ਉਹ ਨੀ ਜਾਣ ਦਿੰਦੇ ਮਨਾਲੀ ਤਾਂ ਥੋਨੂੰ ਉਹ ਦੁਈ ਗੱਡੀ ਲਿਜਾਣੀ ਪੈਣੀ ਆ

ਦੇਖੋ ਜੇ ਤੁਸੀਂ ਮਨਾਲੀ ਜਾਣਾ

ਤੁਸੀਂ ਲਾ ਕੇ ਚੱਲੋ ਉੱਥੇ ਦੋ ਦਿਨ ਦਾ ਪ੍ਰੋਗਰਾਮ ਰੱਖੋ

ਇਹ ਤਾਂ ਹੈ ਜੀ ਠੀਕ ਹੈ ਦੋ ਦਿਨ ਦਾ ਘੱਟੋ ਘੱਟ ਪ੍ਰੋਗਰਾਮ ਰੱਖੋ ਇੱਕ ਦਿਨ ਚ ਨੀ ਤੁਸੀਂ ਘੁੰਮ ਸਕਦੇ ਜੇ ਸੋਚਿਆ ਨਾ ਇੱਕ ਦਿਨ ਜਾ ਕੇ ਇੱਕ ਰਾਤ ਅਗਲੇ ਦਿਨ ਆ ਜਾਂਦੇ ਨਾ ਜੀ ਨਾ

ਥੋਨੂੰ ਉੱਥੇ ਮਤਲਬ ਵੀ ਕੋਈ ਰਹਿਣ ਰੁਹਨ ਦੀ ਦਿੱਕਤ ਹੋਗੀ ਜਾਂ ਕੁੱਝ ਉੱਥੇ

ਤਾਂ ਹੁਣ ਉੱਥੇ ਰਹਿਣ ਦੀ ਸੁਵਿਧਾ ਵੀ ਹੈਗੀ ਹੈ ਅਸੀਂ ਜਦ ਜਾ ਕੇ ਆਏ ਹਾਂ ਤਾਂ ਉੱਥੇ ਗੁਰੁਦਵਾਰੇ ਸਾਨੂੰ ਕਮਰਾ ਮਿਲ ਗਿਆ

hello ਅਸੀਂ ਦੇਖਲੋ ਉੱਥੇ ਗੁਰੁਦਵਾਰੇ ਚ

ਉਹ ਗੁਰੁਦਵਾਰੇ ਚ ਕਮਰਾ ਮਿਲ ਗਿਆ ਤਾਂ ਅਸੀਂ ਬੈਠੇ ਅਸੀਂ ਪਏ ਟੋਹਰ ਨਾਲ ਠੀਕ ਆ ਜਿਹਨੇ extra ਕੋਈ ਖਾਣਾ ਪੀਣਾ ਬਾਹਰ ਖਾ ਲਓ ਨਹੀਂ ਗੁਰੁਦਵਾਰੇ ਲੰਗਰ ਤਾਂ ਚੱਲ ਰਿਹਾ

ਬੱਸ ਜਾਵੇ ਬਰਸਾਤਾਂ ਚ ਨਾ ਜਾਵੇ ਇਹ ਥੋੜਾ ਜਾ ਹੈਗਾ negative point

ਹਾਂ ਇਹ problem

ਮਨਾਲੀ ਲਾਓ ਦੋ ਦਿਨ ਦੋ ਰਾਤਾਂ ਲਾ ਕੇ ਉਸ ਤੋਂ ਬਾਅਦ ਜਾਵੇ ਮਨੀਕਰਨ

ਹਾਂ ਗਰਮ ਪਾਣੀ ਦਾ ਚਸ਼ਮਾ ਠੰਡੇ

ਮਨੀਕਰਨ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਰਹਿਣ ਰੁਹਣ ਦੀ ਤਾਂ

ਵਾਧੂ ਕਮਰੇ ਖਾਣੇ ਪੀਨੇ ਦੀ ਕੋਈ problem ਨੀ

ਹਮ ਹਨਾ

ਬਹੁਤ ਨੇ ਕਿੱਥੇ ਕਿੱਥੇ ਘੁੰਮੀਏ ਹਮ ਮੈਂ ਬੱਸ ਸ਼ਿਮਲੇ ਮਨਾਲੀ ਰੋਹਤਾਂਗ ਗਏ ਹਾਂ ਅੱਛਿਆ ਜੀ

ਇੱਧਰ ਤਾਂ ਨੀ ਗਏ ਤੁਸੀਂ ਇੱਧਰ ਕਾਂਗੜਾ ਕਾਂਗੜੇ side

ਅੱਛਿਆ ਜੀ ਉਹ ਵੀ ਵਧੀਆ ਦੇਖੋ ਅਸੀਂ ਜੀ ਗਏ ਅਹ ਹੋਗੇ ਦਸ ਕੁ ਸਲ ਹੋਗੇ ਦਸ ਪੰਦਰਾ ਸਾਲ ਹੋਗੇ